ਸਤ ਸ਼੍ਰੀ ਅਕਾਲ
ਕੇ ਟਰਟਲ ਵਿੱਚ ਗਰਾਮਰ ਆਫ ਟਰਟਲਸਕਰੀਪਟ ਦੇ ਇਸ ਟਯੂਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ
ਇਸ ਟਯੂਟੋਰਿਅਲ ਵਿੱਚ ਅਸੀ ਸਿੱਖਾਗੇ ਟਰਟਲ ਸਕ੍ਰੀਪਟ ਦਾ ਵਿਆਕਰਨ ਅਤੇ ਆਈਐਫ -else ਕਂਡਿਸ਼ਨ ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਊਬੁਂਤੂੰ ਲਿਨਕਸ ਔਐਸ ਵਰਜਨ 1204ਕੇ ਟਰਟਲ ਵਰਜਨ 081 ਬੀਟਾ ਉਬੁੰਟੂ ਲਿਨਕਸ ਓਐੱਸ ਵਰਜ਼ਨ1204
ਕਟਰਟਲ ਵਰਜ਼ਨ081 ਬੇਟਾ ਮੈਂ ਜਾਣਦੀ ਹਾਂ ਕਿ ਤੁਹਾਨੂੰ ਕੇ ਟਰਟਲ ਦੇ ਸ਼ੂਰੁਆਤੀ ਕੰਮਾ ਦੀ ਜਾਣਕਾਰੀ ਹੈ
ਅਗਰ ਨਹੀਂ ਤਾਂ ਇਸ ਨਾਲ ਸੰਬੰਧਿਤ ਟਯੂਟੋਰਿਅਲਸ ਦੇ ਲਈ ਕ੍ਰਿਪਾ ਕਰਕੇ ਸਾਡੀ ਵੇਬਸਾਇਟ hhtpspoken ਟਿਊਟੋਰੀਅਲ ਵੇਖੋ
ਇਕ ਨਵਾ ਕੇ ਟਰਟਲ ਐਪਲਿਕੇਸ਼ਨ ਖੋਲੋ
ਦਸ਼ ਹੋਮ ਉੱਤੇ ਕਲਿਕ ਕਰੋ
ਸਰਚ ਬਾਰ ਵਿੱਚ ਕਟਰਟਲ ਟਾਇਪ ਕਰੋ
ਕਟਰਟਲ ਆਇਕਨ ਉੱਤੇ ਕਲਿਕ ਕਰੋ
ਅਸੀਂ ਟਰਮਿਨਲ ਦਾ ਪ੍ਰਯੋਗ ਕਰਕੇ ਕਟਰਟਲ ਖੋਲ ਸਕਦੇ ਹਾਂ
ਟਰਮਿਨਲ ਖੋਲਣ ਲਈ ctrlaltt ਇਕੱਠੇ ਦਬਾਓ
ਕੇ ਟਰਟਲ ਐਪਲਿਕੇਸ਼ਨ ਖੋਲਣ ਲਈ ਕੇ ਟਰਟਲ ਟਾਇਪ ਕਰੋ ਅਤੇ ਐਂਟਰ ਦਬਾਓ
ਪਹਿਲਾ ਟਰਟਲਸਕਰੀਪਟ ਦੇਖਦੇ ਹਾਂ
ਟਰਟਲਸਕਰੀਪਟ ਇਕ ਪ੍ਰੋਗਰਾਮਿਗਂ ਲੈਂਗਵੇਜ਼ ਹੈ
ਇਸ ਵਿਚ ਅਲਗ ਉਦੇਸ਼ਾ ਲਈ ਅਲਗ ਅਲਗ ਤਰ੍ਹਾ ਦੇ ਸ਼ਬਦ ਅਤੇ ਸਿੰਬੋਲ ਹਨ
ਇਹ ਟਰਟਲ ਨੂੰ ਸੂਚਨਾਵਾਂ ਦਿੰਦਾਂ ਹੈ ਕਿ ਕੀ ਕਰਨਾ ਹੈ
ਕੇ ਟਰਟਲ ਦੇ ਗਰਾਮਰ ਆਫ ਟਰਟਲਸਕਰੀਪਟ ਵਿੱਚ ਸ਼ਾਮਿਲ ਹੈਂ ਕਮੇਂਟਸ ਕਮਾਂਡਸ ਨੰਬਰਸ ਸਟ੍ਰਿਂਗਸ ਵੇਰਿਏਬਲਸ ਅਤੇ ਬੂਲਿਅਨ ਵੈਲਿਉ ਅਸੀਂ ਹੁਣ ਵੇਖਾਗੇ ਕਿ ਨੰਬਰਸ ਕਿੱਥੇ ਰਖੱਣੇ ਹਨ
ਨੰਬਰਸ ਮੈਥਮੈਟਿਕਲ ਆਪਰੇਟਰਜ਼ ਕੰਪੈਰਿਸਨ ਆਪਰੇਟਰਜ਼ ਵੇਰਿਏਬਲਸ ਵਿੱਚ ਰਖੇਂ ਜਾ ਸਕਦੇ ਹਨ
ਸਪੱਸ਼ਟ ਵਿਉ ਦੇ ਲਈ ਮੈਂ ਪ੍ਰੋਗਰਾਮ ਟੈਕਸਟ ਨੂੰ ਜੂਮ ਕਰਾਗੀ
ਪਹਿਲਾ ਵੇਰਿਏਬਲਸ ਵੇਖਦੇਂ ਹਾਂ
ਵੇਰਿਏਬਲਸ ਉਹ ਸ਼ਬਦ ਹਨ ਜਿਹੜੇ ਚਿਨ੍ਹ ਦੇ ਨਾਲ ਸ਼ੁਰੂ ਹੁੰਦਾ ਹੈ ਉਦਾਹਰਨ ਵਜੋਂ a ਵੇਰਿਏਬਲਸ ਪਰਪਲ ਰੰਗ ਵਿੱਚ ਉਜਾਗਰ ਹੈਂ
ਅਸਾਇਨਮੈਂਟ ਇਕੁਅਲ ਟੋ ਦਾ ਪ੍ਰਯੋਗ ਕਰਕੇ ਵੇਰਿਏਬਲ ਇਸਦਾ ਕਂਟੈਂਟ ਦਿੰਦਾ ਹੈ
ਵੇਰਿਏਬਲਸ ਵਿੱਚ a100 ਨੰਬਰਸ ਹੋ ਸਕਦੇ ਹਨ
ਸਟ੍ਰਿਂਗਸ ahello ਜਾ ਬੂਲਿਅਨ ਵੈਲਿਉਸ ਜੋ ਟਰੂ ਜਾ ਫਾਲਸੇ ਹੈ atrue ਵੇਰਿਏਬਲਸ ਪ੍ਰੋਗਰਾਮ ਨੂੰ ਪੁਰੀ ਤਰ੍ਹਾ ਖ਼ਤਮ ਹੋਣ ਤੱਕ ਕਂਟੈਂਟਸ ਰਖਦਾ ਹੈ ਜਾ ਜੱਦ ਤੱਕ ਕੁੱਝ ਹੋਰ ਕਰਨ ਲਈ ਫਿਰ ਤੋ ਨਿਰਧਾਰਿਤ ਨਾ ਕਿਤਾ ਜਾਵੇਂ
ਉਦਾਹਰਨ ਵਜੋਂਕੋਡ ਸਮਝਦੇਂ ਹਾਂ
ਟਾਇਪ ਕਰੋਂ a 2004 b25 ਪ੍ਰਿੰਟ ab ਵੇਰਿਏਬਲਸ a ਦੇ ਲਈ ਵੈਲਿਉ 2004 ਨਿਰਧਾਰਿਤ ਹੈ
ਵੇਰਿਏਬਲ b ਦੇ ਲਈ ਵੈਲਿਉ 25 ਨਿਰਧਾਰਿਤ ਹੈ
ਪ੍ਰਿੰਟ ਕਮਾਂਡ ਟਰਟਲ ਨੂੰ ਕੈਨਵਸ ਉੱਤੇ ਕੁੱਝ ਲਿੱਖਣ ਦਾ ਆਦੇਸ਼ ਦੇੰਦੀ ਹੈ
ਪ੍ਰਿੰਟ ਕਮਾਂਡ ਇਨਪੁਟ ਦੇ ਤੌਰ ਤੇ ਨੰਬਰ ਅਤੇ ਸਟ੍ਰਿਂਗਸ ਲੈਂਦੀ ਹੈ
ਪ੍ਰਿੰਟ ab ਟਰਟਲ ਦੋ ਵੈਲਿਯੁਸ ਨੂੰ ਜੋੜਨ ਅਤੇ ਕੈਨਵਸ ਉਤੇ ਪਰਦਰਸ਼ਿਤ ਕਰਨ ਦਾ ਆਦੇਸ਼ ਦਿੰਦੀ ਹੈ
ਸਲੋ ਗਤੀ ਵਿਚ ਕੋਡ ਰਨ ਕਰਦੇ ਹਾਂ
2029 ਵੈਲਿਯੁਸ ਕੈਨਵਸ ਉਤੇ ਪਰਦਰਸ਼ਿਤ ਹੁੰਦੀ ਹੈ
ਅੱਗੇ ਮੈਥਮੈਟਿਕਲ ਆਪਰੇਟਰਸ ਦੇਖਦੇ ਹਾਂ
ਮੈਥਮੈਟਿਕਲ ਆਪਰੇਟਰਸ ਵਿਚ ਹੈ ਅਤੇ ਮੈਂ ਐਡਿਟਰ ਤੋ ਵਰਤਮਾਨ ਕੋਡ ਹਟਾ ਦੇਵਾਗੀ ਅਤੇ ਕਲੀਅਰ ਕਮਾਂਡ ਟਾਇਪ ਕਰਾਗੀ ਅਤੇ ਕੈਨਵਸ ਨੂੰ ਕਲੀਨ ਕਰਨ ਲਈ ਮੈਂ ਰਨ ਕਰਾਗੀ
ਮੇਰੇ ਕੋਲ ਪਹਿਲਾ ਤੋ ਹੀ ਟੈਕਸਟ ਐਡਿਟਰ ਵਿਚ ਇਕ ਪ੍ਰੋਗਰਾਮ ਹੈ
ਮੈ ਹੁਣ ਕੋਡ ਸਮਝਾਉਂਦੀ ਹਾਂ
ਰੀਸੈੱਟ ਕਮਾਡ ਟਰਟਲ ਨੂੰ ਉਸਦੇ ਡਿਫਾਲਟ ਪੋਸਿਸ਼ਨ ਤੇ ਸੈਟ ਕਰਦਾ ਹੈ
ਕੈਨਵਾਸ ਸਾਈਜ਼ 200 200 ਕੈਨਵਸ ਦੀ ਚੋੜਾਈ ਅਤੇ ਉਚਾਈ ਨੂੰ 200 ਪਿਕਸਲਜ਼ ਵਿਚ ਨਿਰਧਾਰਿਤ ਕਰਦਾ ਹੈ
ਵੈਲਿਉ 11 ਵੇਰਿਏਬਲ add ਦੇ ਲਈ ਨਿਰਧਾਰਿਤ ਹੈ
ਵੈਲਿਉ 20 5 ਵੇਰਿਏਬਲ subtract ਦੇ ਲਈ ਨਿਰਧਾਰਿਤ ਹੈ
ਵੈਲਿਉ 152 ਵੇਰਿਏਬਲ multiply ਦੇ ਲਈ ਨਿਰਧਾਰਿਤ ਹੈ
ਵੈਲਿਉ 3030 ਵੇਰਿਏਬਲ ਡਿਵਾਈਡ ਦੇ ਲਈ ਨਿਰਧਾਰਿਤ ਹੈ
ਗੋ 1010 ਟਰਟਲ ਨੂੰ ਕੈਨਵਸ ਦੇ 10 ਪਿਕਸਲਜ਼ ਖੱਬੇ ਅਤੇ 10 ਪਿਕਸਲਜ਼ ਕੈਨਵਸ ਦੇ ਉੱਪਰ ਜਾਣ ਦਾ ਆਦੇਸ਼ ਦਿੰਦੀ ਹੈ
ਪ੍ਰਿੰਟ ਕਮਾਂਡ ਕੈਨਵਸ ਦੇ ਉੱਪਰ ਵੇਰਿਏਬਲ ਪਰਦਰਸ਼ਿਤ ਕਰਦਾ ਹੈ
ਮੈਂ ਟੈਕਸਟ ਐਡੀਟਰ ਤੋ ਕੋਡ ਕਾਪੀ ਕਰਾਗੀ ਅਤੇ ਉਸ ਨੂੰ ਕਟਰਟਲ ਐਡੀਟਰ ਵਿਚ ਪੇਸਟ ਕਰਾਗੀ
ਟਿਯੂਟੋਰਿਅਲ ਰੋਕੋ ਅਤੇ ਕਟਰਟਲ ਐਡੀਟਰ ਵਿਚ ਪ੍ਰੋਗਰਾਮ ਟਾਇਪ ਕਰੋ
ਪ੍ਰੋਗਰਾਮ ਟਾਇਪ ਕਰਨ ਤੋ ਬਾਦ ਟਿਯੂਟੋਰਿਅਲ ਦੁਬਾਰਾ ਸ਼ੁਰੂ ਕਰੋ
ਪ੍ਰੋਗਰਾਮ ਰਨ ਕਰਨ ਲਈ ਰਨ ਬਟਨ ਕਲਿਕ ਕਰੋ
ਕੋਮਾਂਡਸ ਜੋ ਵਿਖਾਈ ਦੇ ਰਹੀਆਂ ਹਨ ਉਹ ਕੈਂਵਸ ਉਤੇ ਉਜਾਗਰ ਹੋ ਰਹੀ ਹੈ
ਟਰਟਲ ਨਿਰਧਾਰਿਤ ਸਥਾਨ ਤੇ ਕੈਨਵਸ ਉੱਪਰ ਵੈਲਿਉਆਂ ਨੂੰ ਪ੍ਰਦਰਸ਼ਿਤ ਕਰਦਾ ਹੈ
ਕੰਪੈਰਿਸਨ ਓਪਰੇਟਰਸ ਦਾ ਉਪਯੋਗ ਕਰਨ ਲਈ ਇਕ ਸਰਲ ਉਦਾਹਰਨ ਦਾ ਵਿਚਾਰ ਕਰੀਏ
ਮੈ ਐਡਿਟਰ ਤੋ ਵਰਤਮਾਨ ਕੋਡ ਮਿਟਾ ਦਵਾਗੀ ਅਤੇ ਕੈਨਵਸ ਕਲੀਨ ਕਰਨ ਲਈ ਕਲੀਅਰ ਕਮਾਨਡ ਟਾਇਪ ਕਰਕੇ ਰਨ ਕਰਾਗੀ
ਸਪਸ਼ਟ ਦੇਖਣ ਲਈ ਮੈਂ ਪ੍ਰੋਗਰਾਮ ਟੈਕਸਟ ਜੂਮ ਕਰਾਗੀ
ਟਾਇਪ ਕਰੋ
answer 10 ਜੀਟੀ 3 ਪ੍ਰਿੰਟ answer ਇਥੇ ਗ੍ਰੇਟਰ ਥਾਨ ਓਪਰੇਟਰ ਦੇ ਨਾਲ 10 ਦੀ 3 ਨਾਲ ਤੁਲਨਾ ਹੁੰਦੀ ਹੈ
ਇਸ ਤੁਲਨਾ ਦਾ ਪਰਿਣਾਮ ਬੂਲੀਅਨ ਵੈਲੂ ਟਰੂ ਵਿਚ ਦਾਖ਼ਲ ਹੁੰਦਾ ਹੈ
ਵੈਰਿਏਬਲ answer ਅਤੇ ਵੈਲਿਯੂ ਟਰੂ ਕੈਨਵਸ ਉਤੇ ਪ੍ਰਦਰਸ਼ਿਤ ਹੁੰਦਾ ਹੈ
ਹੁਣ ਕੋਡ ਰਨ ਕਰੋਂ
ਟਰਟਲ ਕੈਨਵਸ ਉਤੇ ਬੂਲੀਅਨ ਵੈਲੂ ਟਰੂ ਪ੍ਰਦਰਸ਼ਿਤ ਕਰਦਾ ਹੈ
ਹੁਣ ਦੇਖਦੇ ਹਾਂ ਕਿ ਇਸ ਐਪਲਿਕੇਸ਼ਨ ਵਿੱਚ ਸਟ੍ਰੀਂਗ ਕਿਵੇ ਕੰਮ ਕਰਦਾ ਹੈ
ਸਟ੍ਰੀਂਗ ਨੰਬਰ ਦੀ ਤਰ੍ਹਾਂ ਵੈਰਿਏਬਲਸ ਵਿਚ ਪਾਏ ਜਾ ਸਕਦੇ ਹਨ
ਸਟ੍ਰੀਂਗਸ ਮੈਥਮੈਟਿਕਲ ਓਪਰੇਟਰ ਜਾ ਕੰਪੈਰਿਸਨ ਓਪਰੇਟਰ ਵਿੱਚ ਵਰਤਿਆ ਨਹੀ ਜਾ ਸਕਦਾ
ਸਟ੍ਰੀਂਗ ਲਾਲ ਰੰਗ ਵਿਚ ਉਜਾਗਰ ਹੁੰਦੇ ਹਨ
ਕਟਰਟਲ ਸਟ੍ਰੀਂਗ ਦੇ ਰੂਪ ਵਿੱਚ ਦੂਹਰੇ ਰੂਪ ਵਿੱਚ ਇਕ ਲਾਇਨ ਪਹਚਾਣਦਾ ਹੈ
ਮੈ ਐਡਿਟਰ ਤੋ ਵਰਤਮਾਨ ਕੋਡ ਮਿਟਾ ਦਵਾਗੀ
ਕੈਨਵਸ ਕਲੀਨ ਕਰਨ ਲਈ ਕਲੀਅਰ ਕਮਾਨਡ ਟਾਇਪ ਕਰਕੇ ਰਨ ਕਰਾਗੀ
ਹੁਣ ਮੈ ਬੂਲੀਅਨ ਵੈਲਿਯੂ ਦੇ ਬਾਰੇ ਸਮਝਾਉਂਦੀ ਹਾ
ਉੱਥੇ ਕੇਵਲ ਦੋ ਬੂਲੀਅਨ ਵੈਲਿਯੂਸ ਹਨ ਟਰੂ ਅਤੇ ਫਾਲਸੇ
ਉਦਹਾਰਨ ਦੇਖਣ ਲਈ ਕੋਡ ਟਾਇਪ ਕਰੋ
answer 7ਲਟ5 ਪ੍ਰਿੰਟ answer ਬੂਲੀਅਨ ਵੈਲੂ ਫਾਲਸੇ को answer ਵੈਰਿਏਬਲਸ ਦੇ ਲਈ ਨਿਰਧਾਰਿਤ ਕਿਤਾ ਹੈ
ਕਿਉਕਿ 7 5 ਤੋ ਵੰਡਾ ਹੈ
ਹੁਣ ਕੋਡ ਰਨ ਕਰੋਂ
ਟਰਟਲ ਕੈਨਵਸ ਉਤੇ ਬੂਲੀਅਨ ਵੈਲਿਯੂਸ ਫਾਲਸੇ ਵਿਖਾਉਂਦਾ ਹੈ
ਅੱਗੇ if ਏਲਸੇ ਕਨਡੀਸ਼ਨ ਦੇ ਬਾਰੇ ਸਿੱਖਦੇ ਹਾਂ
ਆਈਐਫ ਕਨਡੀਸ਼ਨ ਕੇਵਲ ਉਦੋ ਹੀ ਲਾਗੂ ਹੁੰਦੀ ਹੈਜਦ ਬੂਲੀਅਨ ਵੈਲਿਯੂਸ ਟਰੂ ਅੰਦਾਜਾ ਲਗਾਵੇ
ਏਲਸੇ ਕਨਡੀਸ਼ਨ ਉਦੋ ਲਾਗੂ ਹੁੰਦੀ ਹੈਜਦ ਆਈਐਫ ਕਨਡੀਸ਼ਨ ਫਾਲਸੇ ਹੋਵੇ
ਮੈ ਐਡਿਟਰ ਤੋ ਵਰਤਮਾਨ ਕੋਡ ਮਿਟਾ ਦਵਾਗੀ
ਕੈਨਵਸ ਕਲੀਨ ਕਰਨ ਲਈ ਕਲੀਅਰ ਕਮਾਨਡ ਟਾਇਪ ਕਰਕੇ ਰਨ ਕਰਾਗੀ
ਮੇਰੇ ਕੋਲ ਪਹਿਲਾ ਤੋ ਹੀ ਟੈਕਸਟ ਐਡਿਟਰ ਵਿਚ ਇਕ ਕੋਡ ਹੈ
ਇਹ ਕੋਡ 4 5 ਅਤੇ 6 ਨੰਬਰਾ ਦੀ ਤੁਲਨਾ ਕਰਦਾ ਹੈ ਅਤੇ ਕੈਨਵਸ ਉਤੇ ਕ੍ਰਮਵਾਰ ਪਰਿਣਾਮ ਵਿਖਾਉਂਦਾ ਹੈ
ਮੈਂ ਟੈਕਸਟ ਐਡੀਟਰ ਤੋ ਕੋਡ ਕਾਪੀ ਕਰਾਂਗੀ ਅਤੇ ਉਸ ਨੂੰ ਕਟਰਟਲ ਐਡੀਟਰ ਵਿਚ ਪੇਸਟ ਕਰਾਗੀ
ਟਿਯੂਟੋਰਿਅਲ ਰੋਕੋ ਅਤੇ ਕਟਰਟਲ ਐਡੀਟਰ ਵਿਚ ਪ੍ਰੋਗਰਾਮ ਟਾਇਪ ਕਰੋ
ਪ੍ਰੋਗਰਾਮ ਟਾਇਪ ਕਰਨ ਤੋ ਬਾਦ ਟਿਯੂਟੋਰਿਅਲ ਦੁਬਾਰਾ ਸ਼ੁਰੂ ਕਰੋ
ਹੁਣ ਕੋਡ ਰਨ ਕਰੋਂ
ਟਰਟਲ ਵੈਲਿਯੂ 4ਅਤੇ 5 ਦੀ ਤੁਲਨਾ ਕਰਦਾ ਹੈ
ਅਤੇ ਕੈਨਵਸ ਉਤੇ 4 6 ਤੋ ਛੋਟਾ ਹੁੰਦਾ ਹੈ ਇਸ ਪਰਿਣਾਮ ਨੂੰ ਵਿਖਾਉਂਦਾ ਹੈ
ਹੁਣ ਅਸੀ ਟਿਯੂਟੋਰਿਅਲ ਦੇ ਅੰਤ ਵਿਚ ਪਹੁੰਚ ਗਏ ਹਾ
ਸਂਖੇਪ ਵਿਚ
ਇਸ ਟਿਯੂਟੋਰਿਅਲ ਵਿਚ ਅਸੀ ਸਿੱਖੀਆ ਹੈ ਟਰਟਲ ਸਕ੍ਰਿਪਟ ਦਾ ਵਿਆਕਰਣ ਅਤੇ if ਏਲਸੇ ਕਨਡੀਸ਼ਨ ਹੁਣ ਅਭਿਆਸ ਲਈ ਇਕ ਇਕਵੇਸ਼ਨ ਨੂੰ ਆਈਐਫ - ਏਲਸੇ ਕਨਡੀਸ਼ਨ ਮੈਥਮੈਟਿਕਲ ਅਤੇ ਕੰਪੈਰੀਜ਼ਨ ਆਪਰੇਟਰਸ ਦਾ ਇਸਤਮਾਲ ਕਰ ਕੇ ਹੱਲ ਕਰੋ
ਪ੍ਰਿੰਟ ਅਤੇ ਗੋ ਕਮਾਡ ਦਾ ਇਸਤਮਾਲ ਕਰ ਕੇ ਇਸ ਦਾ ਪਰਿਣਾਮ ਵਿਖਾਓ
ਅਭਿਆਸ ਨੂੰ ਹੱਲ ਕਰਨ ਲਈ ਕੋਈ ਵੀ ਚਾਰ ਰੈਨਡਮ ਨੰਬਰ ਚੁਣੋ
ਰੈਨਡਮ ਨੰਬਰ ਦੇ ਦੋ ਸੈਟਸ ਨੂੰ ਗੁਣਾ ਕਰੇ
ਕੰਪੈਰਿਸਨ ਆਪਰੇਟਰਸ ਦਾ ਇਸਤਮਾਲ ਕਰ ਕੇ ਹੱਲ ਦੀ ਤੁਲਨਾ ਕਰੋ
ਦੋਨੋ ਹੱਲ ਵਿਖਾਓ
ਕੈਨਵਸ ਉਤੇ ਜਿਆਦਾ ਤੋ ਜਿਆਦਾ ਹੱਲ ਵਿਖਾਓ
ਤੁਸੀਂ ਆਪਣੀ ਪੰਸਦ ਦਾ ਕੋਈ ਵੀ ਇਕਵੇਸ਼ਨ ਚੁਨ ਸਕਦੇ ਹੋ
ਇਸ ਲਿਂਕ ਤੇ ਉਪਲਬਧ ਵਿਡਿਓ ਦੇਖੋ
httpspoken tutorialorgWhat ਆਈਐਸ a ਸਪੋਕਨ ਟਿਊਟੋਰੀਅਲ ਇਹ ਸਪੋਕਨ ਟਯੂਟੋਰਿਅਲ ਪ੍ਰੋਜੈਕਟ ਨੂੰ ਸੰਖੇਪ ਵਿੱਚ ਦਸੱਦਾ ਹੈ
ਅਗਰ ਤੁਹਾਡੇ ਕੋਲ ਇਕ ਚੰਗਾ ਬੈਂਡ ਵਿੜਥ ਨਹੀ ਹੈ ਤਾ ਤੁਸੀਂ ਇਸ ਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ
ਸਪੋਕਨ ਟਯੂਟੋਰਿਅਲ ਪ੍ਰੋਜੈਕਟ ਟੀਮ ਸਪੋਕਨ ਟਯੂਟੋਰਿਅਲ ਦਾ ਉਪਯੋਗ ਕਰ ਕੇ ਵਰਕਸ਼ੋਪ ਵੀ ਚਲਾਉਂਦੀ ਹੈ
ਜੋ ਕੋਈ ਔਨਲਾਇਨ ਟੈਸਟ ਪਾਸ ਕਰਦਾ ਹੈ ਉਹਨਾ ਨੂੰ ਪਰਿਣਾਮ ਪਤਰ ਵੀ ਦਿੰਤਾ ਜਾਂਦਾ ਹੈ
ਹੋਰ ਜਾਣਕਾਰੀ ਲਈ contactspoken tutorialorg ਤੇ ਲਿਖੋਂ ਸਪੋਕਨ ਟਯੂਟੋਰਿਅਲ ਪ੍ਰੋਜੈਕਟ ਟਾਕ ਟੁ -ਅ ਟੀਚਰ ਪ੍ਰੋਜੈਕਟ ਦਾ ਹਿੰਸਾ ਹੈ
ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ ਆਈਸੀਟੀ ਦੇ ਮਾਧਿਅਮ ਨਾਲ ਰਾਸ਼ਟ੍ਰੀਅ ਸਿੱਖੀਆ ਮਿਸ਼ਨ ਦਵਾਰਾ ਚਲਾਇਆ ਜਾ ਰਿਹਾ ਹੈ
ਇਹ ਸਕਰਿਪਟ ਗੁਰਸ਼ਰਨ ਸ਼ਾਨ ਦਵਾਰਾ ਅਨੁਵਾਦਿਤ ਹੈ ਸਾਡੇ ਨਾਲ ਜੁੜਨ ਲਈ ਧੰਨਵਾਦ